ਇਸੇ ਤਰ੍ਹਾਂ ਹੀ ਬਹੁਤ ਸਾਰੀਆਂ ਘਟਨਾਵਾਂ ਦਾ ਅਦਾਲਤ ਦੇ ਜੱਜ ਨੇ ਗਾਂਧੀ ਜੀ ਨੂੰ ਪੱਗੜੀ ਉਤਾਰਨ ਲਈ ਵੀ ਸੰਦੇਸ਼ ਦਿੱਤਾ ਲੇਕਿੰਨ ਗਾਂਧੀ ਜੀ ਨੇ ਮੰਨਿਆ ਨੀ ਫਿਰ ਇਹ ਸਾਰੀਆਂ ਘਟਨਾਵਾਂ ਜਿਹੜੀਆਂ ਸੀ, ਜੀਵਨ ਵਿੱਚ ਇੱਕ ਮੋੜ ਬਣ ਗਈਆਂ ਗਾਂਧੀ ਜੀ ਦੇ ਫਿਰ ਵਿੱਦਮਾਨ‍ ਸਾਮਾਜਕ ਬੇਇਨਸਾਫ਼ੀ ਦੇ ਪ੍ਰਤੀ ਜਾਗਰੂਕਤਾ ਕਾਰਨ ਬਣੀਆਂ ਅਤੇ ਸਾਮਾਜਕ ਸਰਗਰਮੀ ਦੀ ਵਿਆਖਿਆ ਕਰਨ ਵਿੱਚ ਸਹਾਇਕ ਹੋਈਆਂ। ਸਾਹਿਤਿਕ ਰਚਨਾਵਾਂ ਵੀ ਲਿਖੀਆਂ ਸੀ, ਕੁੱਝ books ਲਿਖੀਆਂ ਸੀ, ਉਸ ਬਾਰੇ ਕੁੱਝ ਦੱਸੋਗੇ ਮੈਨੂੰ? ਹਾਂਜੀ ਉਹਨਾਂ ਨੇ ਸਭ ਤੋਂ ਪਹਿਲੀ ਕਿਤਾਬ ਲਿਖੀ ਸੀ ਗੁਜਰਾਤੀ ਦੇ ਵਿੱਚ ਉਹਦਾ ਨਾਮ ਸੀ ਹਿੰਦ ਸਵਰਾਜ ਜੋ ਕਿ ਉੱਨੀ ਸੌ ਨੋਂ ਵਿੱਚ ਛਪੀ ਸੀ, ਉੱਨੀ ਸੌ ਦਸ ਦੇ ਵਿੱਚ ਅੰਗਰੇਜ਼ੀ ਵਿੱਚ ਛਪੀ, ਅਤੇ ਉਸ

ਤੇ ਬਾਅਦ ਵਿੱਚ ਨਵਜੀਵਨ ਹਿੰਦੀ ਵਿੱਚ ਛਪਣਾ ਵੀ ਸ਼ੁਰੂ ਹੋਇਆ ਇਸਦੇ ਨਾਲ ਹੀ ਲਗਭਗ ਹਰ ਰੋਜ਼ ਵਿਅਕਤੀਆਂ ਅਤੇ ਅਖ਼ਬਾਰਾਂ ਨੂੰ ਚਿੱਠੀਆਂ ਲਿਖਦਾ ਸੀ।

ਤੇ ਬਹੁਤ ਵਧੀਆ ਲੱਗਾ ਤੁਹਾਡੇ ਕੋਲੋਂ ਇਹ ਸਾਰੀ information collect ਕਰਕੇ ਤੇ ਇਹਦੇ ਨਾਲ ਤਾਂ ਚਲੋ ਹੋਏਗੀ, ਦੂਸਰਾ ਸਾਨੂੰ ਆਪਣੇ ਦੇਸ ਦੇ ਬਾਰੇ ਪਤਾ ਲੱਗਦਾ ਹੈ, ਹਾਂਜੀ ਹਾਂਜੀ। Okay

ਹੈਲੋ

ਯਾਰ ਜਦੋ ਤੂੰ ਫੋਨ ਕਰਦੀ ਨ ਉਦੋਂ ਨੰਬਰ ਚੇਂਜ ਹੁੰਦਾ। ਹੁਣ ਫੇਰ ਹੋਰ ਕੋਈ?

ਚੱਲ ਠੀਕ ਕੀ ਪਤਾ? ਰੋਕਾਂਗਾ ਹੋਰ ਬਸ ਠੀਕ। ਰੁਕੀ ਆ ਮੈ ਕਿਹੜਾ ਚੱਲਣ ਡੀਆ?

ਰੁਕੀ ਆ ਮੈ ਕਿਹੜਾ ਚੱਲਣ ਡੀਆ? ਅੱਛਾ ਬੇਬੋ ਕੀ ਕਰਨਡੀਆ?

ਨਈ ਨਈ ਇਹ ਪਤਾ ਕੀ ਕਾਜਲ ਜੀ ਜਿਹੜੇ ਨੰਬਰ ਤੋ ਪਹਿਲੇ ਫੋਨ ਆਇਆ ਸੀ ਨਾ

ਠੀਕਾ ਠੀਕਾ ਓਕੇ ਇਹ ਨੰਬਰ ਓਹੀ ਆ seven nine three five ਵਾਲਾ ਯਾਰ ਹੋਰ ਬੋਰ ਗੱਲ ਕਰੀ ਜਾ

ਦ ਚਪੇੜ ਮਾਰਨੀ ਹੈਲੋ

ਇਹ ਹੈਲੋ

ਹੋਰ ਫਿਰ ਕਾਜਲ ਜੀ

ਜੰਮੂ ਮੈ ਕੀ ਕਰਨ ਜਾਣਾ ਈ ਲੈ ਘੁਮਣਾ ਵਾਘੇ ਬਾਉ ਘੁਮਣਾ ਹੀ ਹਮ ਬਾਘੇ ਬਾਉ ਠੀਕ ਏ ਤੇਰੀ ਸਹੇਲੀ ਹੋਣੀ ਉਥੇ ਪਈ। ਹਮ ਸਹੇਲੀ ਕੋਈ ਬਣਦੀ ਨੀ।

ਜਾ ਭਰਾ

ਬਸ ਠੀਕ ਪਾਪਾ ਠੀਕ ਨੇ ਰ ਸਾਰੇ ਵਧੀਆਂ

ਚੱਲਾਗੇ ਕੱਲ ਕਿਉ ਨੀ ਆਇਆ ਕੱਲ ਇਦਾ ਕੱਲ ਕਿਥੇ ਆਣਾ

ਸਹੇਲੀ ਨੂੰ ਮਿਲ ਜਾਣਾ ਸੀ ਇਥੋ ਵਾਲੀ ਨੂੰ ਹਮ ਪਤਾ ਨੀ ਕੀਨੀਆਂ ਕੁ ਆ

ਬਣਾਈ ਜਾਂਦੀ ਤੂੰ ਬਣਾਈ ਜਾਂਦੀ ਏ ਆਹੋ ਤੇ ਹੋਰ ਮੁੰਡਾ ਵੱਡਾ ਹੋਇਆ ਸਹੇਲੀਆਂ ਬਣਾ ਕੇ ਦੇਣੀ

ਹੋਰ ਫਿਰ ਕਾਜਲ ਜੀ ਬਸ ਠੀਕ ਹੋਰ ਫਿਰ ਹੋਰ ਫਿਰ ਕਰੀ ਜਾਦੇ

ਮੇਰੀ ਅਵਾਜ ਵਾਪਸ ਆਇਆ ਕਰਦੀ

ਯਾਰ ਕੀ ਮਤਲਬ ਕਾਜਲ ਜੀ ਇਹਦਾ ਕੀ ਚੱਕਰ ਆ ਯਾਰ ਇਹਦਾ ਯਾਰ ਚੁਪ ਹੋਏ ਗਾ ਫੇਰ ਕਰਾਗੇ ਗੱਲ

ਹੋਰ ਫਿਰ ਠੀਕ ਆ ਸੀਤਾ ਮਾ ਠੀਕ ਆ? ਸਾਰੇ ਠੀਕ ਆ ਸਾਰੇ ਅਕਾਸ਼ ਵੀਰਾ ਉਥੇ ਆ ਹਮ ਮਾਨਵ ਦਾ ਕੀ ਹਾਲ ਗਈ ਮਾਨਵ ਤੇ ਮੈ ਵੀ ਉਹੀ ਪੁਛਿਆ ਆਗਿਆ

ਇਥੇ ਘਰੇ ਰੋਟੀ ਖਾਣ ਡਿਆ

ਹੋਰ ਹੁਣ ਮੈ ਕਿਥੇ ਹੋਣਾ

ਦੁਕਾਨ ਹੁਣ ਬੰਦ ਨੋ ਬਜੇ ਦੀ ਟਾਇਮ

ਫਿਰ ਹੋਰ ਸਾਡੇ ਨੋ ਹੋਗੇ ਭਰਾ ਕਿਥੇ ਏ ਤੂੰ

ਰੱਖਿਆ ਉਥੇ ਹੁਣ ਨਈ ਦਸੀ ਭਰਾ ਤਿੰਨੇ ਚੀਜਾ ਗਈਆਂ ਹੁੰਦੀਆ ਬੁਲਿਟ ਵੀ ਸਕੂਟਰੀ ਵੀ ਗੱਡੀ ਅੱਛਾ ਤੂੰ ਲੇਕੇ ਜਾਦੀ ਹਮ ਮੈ ਹੀ ਦੁਪੀਹਰੇ ਅੱਛਾ ਤੇ ਬੁਲਟ ਲੇਕੇ ਜਾਂਦੀ ਤੂੰ ਤੇ ਹੋਰ ਕੱਲ ਅੱਛਾ ਤੇ ਗੱਡੀ ਬੜੇ ਪਾਪਾ ਹਮ ਗੱਡੀ ਬੜੇ ਪਾਪਾ ਬੜੇ ਪਾਪਾ ਤੇ

ਤੇਨੂੰ ਤੇ ਚਲਾਣੀ ਨੀ ਆਂਦੀ ਹਨਾ

ਕਿਉ ਨੀ ਮਾਮਾ ਚਲਾ ਲੇਦੀ ਛਿਤਰ ਖਾਏਗਾ ਮੇਤੋ ਅੱਛਾ ਉਦਣ ਮੋੜ ਨੀ ਕੱਟਣ ਆਇਆ

ਜਿਦਣ ਹੁਸ਼ਿਆਰਪੂਰ ਗਏ ਜਾ ਛਿੱਤਰ ਨਾ ਖਾਈ ਮੇਰੇ ਤੋ

ਹ ਅੱਗੇ

ਹੋਰ ਫਿਰ

ਮੈ ਕੀ ਦਸਾ ਕਾਜਲ ਜੀ ਤੂਹਾਨੂੰ ਕੱਲ ਸਾਡੇ ਸਕੂਲ ਫੰਕਸ਼ਨ ਆ ਕਾਦਾ ਇਦਾ ਈ ਏਦਾ ਈ ਕਰਨਾ

ਹੈ ਕਿਦਾ ਦਾ ਮਦਰਸ ਮਦਰਸ ਡੇ ਤਾ ਮੇਰੇ ਖਿਆਲ ਛੇ ਤਾਰੀਕ ਦਾ ਲੰਘ ਗਿਆ

ਛੇ ਤਰੀਕ ਦੀ ਏਥੇ ਜਿਦਨ ਮਰਜੀ ਹੋਏ ਸਾਨੂ ਕੀ ਹਮ ਆਹੋ ਠੀਕੇ ਕੱਲ ਤਾ ਮਤਲਬ ਸਾਡਾ ਨਾ ਪਹਿਲਾ ਪੀਰੀਏਡ ਲੱਗਣਾ ਨਾ ਦੂਜਾ ਲੱਗਣਾ ਨਾ ਤੀਜਾ ਲੱਗਣਾ

ਹੋਰ ਫਿਰ ਬਸ ਠੀਕ ਆ ਸਾਰੇ ਠੀਕ ਆ ਹਮ ਪਾਪਾ ਠੀਕ ਨੇ ਪਾਪਾ ਠੀਕ ਆ

ਉ ਤੂੰ ਸੈਕਲ ਤੇ ਗਈ ਕਦੇ ਦੁਕਾਨ ਤੇ ਜਾ ਤੁਰ ਕੇ ਚੱਲ ਜਾਂਦੀ ਸਾਇਕਲ ਤੇ ਨੀ ਮੈ ਜਾਂਦੀ ਕਾਸ਼ ਵੀ ਆਇਆ ਕਦੇ ਸਾਇਕਲ ਤੇ

ਕਿਉ ਲੈ

ਬਸ ਠੀਕ

ਸੁਖ ਸਰ ਨਾ ਪੀਟੀ ਟੀਚਰ ਆ ਸਾਡਾ

ਮੈਨੂੰ ਅੇਵੇ ਖੜਾ ਕਰਕੇ ਕਹਿੰਦਾ ਹਸੀ ਕਿਉ ਹਸੀ ਕਿਉ ਕਰਦਾ ਕ ਮੈ ਕਿਹਾ ਮੈ ਕਦੋ ਹੱਸਿਆ ਨਾਲੇ ਮੈ ਤੂੰ ਅੱਗੋ ਕਹਿਣਾ ਤੁਹਾਨੂੰ ਚੰਗਾ ਨੀ ਲੱਗਿਆ ਹੱਸਦਾ ਮੈ ਮੈ ਨੀ ਯਾਰ ਅਸਲ ਚ ਪਤਾ ਕੀ ਹੋਇਆ ਜਦੋ ਆਇਆ ਨਾ ਕਲਾਸ ਚ ਸਾਰੇ ਬੱਚੇ ਚੀਕਾ ਮਾਰਨ ਲੱਗ ਪੇ ਤੇ ਉਹਨੇ ਕੀ ਕੀਤਾ ਜਦੋ ਉਹਨੇ ਪੁਸ਼ਿਆ ਕਿ ਕੋਨ ਕੋਨ ਚੀਕਾ ਮਾਰੇਗਾ ਤੇ ਕੋਈ ਬੋਲਿਆ ਨੀ ਉਹਨੇ ਕੀਤਾ ਕਲੇ ਮੁੁਡਿਆ ਨੂੰ ਖੜੇ ਕੀਤਾ ਤੇ ਮੁਡਿਆ ਵਿਚੋ ਸਾਨੂੰ ਚੁਣ ਚੁਣ ਕੇ ਬਾਹਰ ਕੱਡ ਤਾ

ਥਾਨੂੰ ਕਿਉ ਚੁਣ ਚੁਣ ਕੇ ਬਾਹਰ ਕੱਢ ਤਾ ਉਹ ਸਾਡੀਆਂ ਸ਼ਕਲਾ ਰੋਜ ਹੀ ਤੂੰ ਕਹਿਣਾ ਸਰ ਮੇਰੀ ਸ਼ਕਲ ਦੇਖੋ ਭਲਾ ਮੈ ਲਗਦਾ ਸ਼ਰਾਰਤੀ ਹੇਗਾ ਨਾਮ ਨੂਮ ਲਿਖੇ ਉਹਨੇ ਫਿਰ ਕਹਿੰਦਾ ਸਾਈਨ ਕਰੋ ਮੇਰਾ ਦੋਸਤ ਗਿਆ ਉਹਨੇ ਕਿਤੈ ਸਾਈਨ ਆਪਣੇ ਉਹ ਤੁਕੇ ਨਾਲ ਹੀ ਸਾਈਨ ਲਾਤੇ ਆਪਣੇ

ਉਹ ਕਹਿੰਦਾ ਸਾਈਨ ਕੀਤੇ ਹੋਰ ਕੀ ਚਾਹੀਦਾ ਕਹਿਣਾ ਉੜਦੂ ਚ ਹੋਗੇ ਭਲੇਖੇ ਨਾਲ ਫਿਰ ਕਹਿੰਦਾ ਇਥੇ ਨੀ ਲੱਗੇ ਤੁਸੀ ਸੀਧਾ ਹੋ ਸਾਈਨ ਕਰੋ ਆਪਣਾ ਨਾਮ ਲ਼ਿਖੋ

ਫਿਰ ਉਹ ਵੀ ਮੇਰੇ ਵਰਗਾ ਜੁਬਾਨ ਲੜਨ ਆਲਾ ਸਰ ਨੂੰ ਕਹਿੰਦਾ ਸਰ ਆਪ ਨੇ ਸਾਇਨ ਕਰਨੇ ਕੋ ਕਹਾ ਸਾਈਨ ਮੇ ਸਿਧਾ ਨਾਮ ਥੋਰੀ ਹੋਤਾ ਠੀਕ ਆ ਫਿਰ ਆ ਗਿਆ ਫਿਰ ਮੇਰੀ ਵਾਰੀ ਆਈ ਸਾਈਨ ਕਰਨ ਦੀ ਮੈਨੂੰ ਕਹਿੰਦਾ ਮੈ ਉਠ ਕੇ ਜਾਇਆ ਕਰਦਾ ਮੈਨੂੰ ਕਹਿੰਦਾ ਹਮੇ ਕਿਉ

ਮੈ ਕਿਹਾ ਹੱਸਿਆ ਕਿਥੇ ਹੱਸਿਆ ਕਿਥੋ ਪਤਾ ਨੀ ਕਿਥੋ ਮੁੰਹ ਤੇ ਹੱਸਿਆ ਹੋਣਾ ਮੂੰਹ

ਕਹਿਣਾ ਸੀ ਸਰ ਮੈ ਥੋਨੂੰ ਚੰਗਾ ਨੀ ਲੱਗਿਆ ਉਹ ਚੰਗਾ ਮੈ ਉਹਨੂੰ ਕਿਥੇ ਲੱਗਦਾ ਮੇਰੇ ਤਾ ਬੜੀ ਖੀਜ ਖਾਜਾ ਮੈਨੂੰ ਕਹਿੰਦਾ ਅੱਛਾ ਉਹ ਕਿਉ ਤੇੇਰੇ ਤੋ ਕਿਉ ਖਿਜ ਖਾਂਦਾ

ਮੈਨੂੰ ਕਹਿੰਦਾ ਐਪਲੀਕੇਸ਼ਨ ਲਿਖ ਕੇ ਲਿਆਈ

ਮੇਕਾ ਤੈਨੂੰ ਤੇ ਦੇਣੀ ਏ ਐਪਲੀਕੇਸ਼ਨ ਉਹ ਕਿਉ ਕਿਉ ਲਿਖਣੀ ਕਹਿੰਦਾ ਲਿਖਣੀ ਇਹ ਮੇਰੀ ਪਹਿਲੀ ਤੇ ਆਖਰੀ ਗਲਤੀ